ਸ਼੍ਰੀ ਗੁਰੂ ਰਾਮਦਾਸ ਜੀ ਮਿੱਠ ਬੋਲਣੇ ਵਾਲੇ ਸੀ

ਮਿੱਠਾ ਬੋਲਦੇ ਸੀ ਹਮੇਸ਼ਾ ਤੇ ਉਹਨਾਂ ਵਿੱਚ ਨਿਮਰਤਾ, ਦਇਆ, ਪ੍ਰੇਮ ਅਤੇ ਉਧਾਰਤਾ ਦੇ ਗੁਣ ਨਾਲ ਭਰਪੂਰ ਸੀਗੇ ਉਹ ਦੂਸਰਾ purpose

ਗੁਰੂ ਅਮਰਦਾਸ ਜੀ ਵੱਲੋਂ ਪ੍ਰੀਖਿਆ ਵੇਲੇ ਮਿਲਦਾ ਹੀ ਬਾਉਲੀ ਦੀ ਉਸਾਰੀ ਦੇਖਣ ਲਈ ਇੱਕ ਥੜ੍ਹਾ ਬਣਾਉਣ ਵਾਸਤੇ ਆਖਿਆ

ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟਾ ਛੋਟੇ ਜੇਠਾ ਜੀ ਨੂੰ ਥੋੜਾ ਥੜ੍ਹੇ ਬਣਾਉਣ ਵਾਸਤੇ ਆਖਿਆ ਤੇ ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਵਾਰ ਵਾਰ ਥੜਾ ਢਾਹੁਣ ਤੇ ਗੁੱਸਾ ਮੰਨਿਆ ਪਰ ਜੇਠਾ ਜੀ ਨੇ, ਦੋ ਵਾਰ ਥੜ੍ਹਾ ਢਾਹੇ ਜਾਣ ਤੇ ਵੀ ਬੜਾ ਬੜੀ ਨਿਮਰਤਾ ਨਾਲ ਆਖਿਆ ਮੈਂ ਅਣਜਾਣ ਤੇ ਭੁੱਲਣਹਾਰ ਆ ਪਰ ਤੁਸੀ ਤਾਂ ਕਿਰਪਾਲੂ ਹੋ ਵਾਰ ਵਾਰ ਭੁੱਲਾਂ ਬਖਸ਼ ਦੇ ਹੋ ਇਹ ਮੇਰੀ ਅਗਿਆਨਤਾ ਹੈ ਕੇ ਆਪ ਜੀ, ਜੋ ਮੈਨੂੰ ਸਮਝਾਉਂਦੇ ਹੋ ਆਪ ਜੀ ਦਾ ਕਿਹਾ ਚੰਗੀ ਤਰਾਂ ਸਮਝ ਨਹੀਂ ਕਰ ਸਕਦਾ ਫੇਰ ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕੀ, ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕੀ ਇਤਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੋਇਆ ਹੈ ਤਾਂ ਆਪਣੇ ਆਖਿਆ ਕੀ ਆਪ ਜੈਸੇ ਗੁਰਮੁੱਖਾਂ ਦੇ ਚਰਨ ਝਾੜਣ ਲਈ

ਹਾਂਜੀ

ਹਾਂਜੀ ਸ਼੍ਰੀ ਗੁਰੂ ਰਾਮਦਾਸ ਜੀ ਦੋ ਜਨਮ ਹੋਇਆ ਉਹ ਚੂਨਾ ਮੰਡੀ ਵਿੱਚ ਹੋਇਆ ਜੋ ਕੀ ਲਾਹੌਰ ਵਿੱਚ ਹੈ ਤੇ ਚੌਵੀ ਸਤੰਬਰ ਨੂੰ ਹੋਇਆ ਸੀ ਪੰਦਰਾਂ ਸੌ ਚੌਂਤੀ ਚ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਹਰੀ ਦਾਸ ਜੀ ਮਾਤਾ ਜੀ ਦਾ ਨਾਮ ਦਇਆ ਜੀ,

ਹਾਂਜੀ ਤੇ ਇਹਨਾਂ ਦੇ ਪਰਿਵਾਰ ਬਾਰੇ ਕੁੱਝ ਦੱਸੋ ਤੇ ਇਹਨਾਂ ਦੇ ਮਤਲਬ ਇਹਨਾਂ ਦੇ ਜਿਹੜੇ ਸਾਹਿਬਜ਼ਾਦੇ ਸੀ ਤਿੰਨ ਉਹਨਾਂ ਬਾਰੇ ਦੱਸੋ ਮੈਨੂੰ ਇਹਨਾਂ ਦਾ ਜੋ ਵਿਆਹ ਹੋਇਆ ਸੀ ਫਰਵਰੀ ਨੂੰ ਹੋਇਆ ਸੀ ਪੰਦਰਾਂ ਸੌ ਤਰਵੰਜਾਂ ਵਿੱਚ ਤੇ ਮਾਤਾ ਭਾਨੀ ਜੀ ਨਾਲ ਹੋਇਆ ਸੀ ਇੰਨਾ ਦਾ ਵਿਆਹ ਛੋਟੇ ਪੁੱਤਰ ਸ਼੍ਰੀ ਗੁਰੂ ਅਮਰਦਾਸ ਜੀ ਜੀ ਸੀਗੇ, ਤੇ ਇਹਨਾਂ ਦੇ ਤਿੰਨ ਸਾਹਿਬਜ਼ਾਦੇ ਹੋਏ ਸੀ ਪ੍ਰਿਥੀ ਚੰਦ, ਮਹਾਨ ਦੇਵ ਤੇ ਅਰਜਨ ਦੇਵ ਜੀ

ਹਾਂਜੀ ਅੱਛਾ ਜੀ ਤੇ ਇਹਨਾਂ ਦੇ ਮਤਲਬ ਕੀ ਅੰਮ੍ਰਿਤਸਰ ਦੀ ਨੀਂਹ ਜਿਹੜੀ ਰੱਖੀ, ਉਹ ਮਤਲਬ ਅਹ ਕੀ ਕਿਦੋਂ ਰੱਖੀ ਸੀ ਅੰਮ੍ਰਿਤਸਰ ਸਾਹਿਬ ਦੀ ਜੋ ਨੀਂਹ ਰੱਖੀ

ਸਾਰੇ ਹੀ ਪਿੰਡ ਦੇ ਅਹ ਤੁੰਗ ਦੇ ਜਿੰਮੇਵਾਰ ਜਮੀਂਦਾਰਾਂ ਤੋਂ ਸੱਤ ਸੌ ਅਕਬਰ ਰੁਪਏ ਦੇਕੇ ਪੰਜ ਸੌ ਬੀਗੇ ਜ਼ਮੀਨ ਖਰੀਦੀ ਸੀ, ਤੇ ਗੁਰੂ ਕਾ ਚੱਕ ਸੀ ਅੰਮ੍ਰਿਤਸਰ ਸਾਹਿਬ ਉਹਦੀ ਨੀਂਹ ਰੱਖੀ ਪੰਦਰਾਂ ਸੌ ਚਹੌਤਰ ਤੇ ਸਰੋਵਰ ਦੀ ਅਰੰਭਤਾ ਹੋਈ ਸੀ ਪੰਦਰਾਂ ਸੌ ਸਤੱਤਰ ਚ

ਗੁਰੂ ਰਾਮਦਾਸ ਜੀ ਦਾ ਮਤਲਬ ਪਹਿਲਾਂ ਨਾਮ ਕੀਹਦੇ ਉਹਨਾਂ ਦੇ ਮਤਲਬ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕਿਹੜੇ ਕਿਹੜੇ ਸੰਬੰਧੀ ਸਾਕਾਂ ਨੇ ਕਹਿੰਦੇ ਸੀ ਮੂੰਹ ਫੇਰ ਲਿਆ ਸੀ ਉਹਨਾਂ ਤੋਂ ਤੇ ਕਹਿੰਦੇ ਵੀ ਇੰਨੀ ਉਹਨਾਂ ਦੀ ਮੱਦਦ ਵੀ ਕੀਤੀ ਸੀ ਇਹ ਬਾਰੇ ਤੁਹਾਡੇ ਕਿ ਕਹਿਣਾ ਅਹ

ਸਭਤੋਂ ਪਹਿਲਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਜੋ ਪਹਿਲਾ ਨਾਮ ਸੀ ਉਹ ਜੇਠਾ ਸੀ ਉਹਨਾਂ ਨੂੰ ਪਹਿਲਾਂ ਜੇਠਾ ਕਹਿਕੇ ਪੁਕਾਰਿਆ ਜਾਂਦਾ ਸੀ। ਫਿਰ ਕੁਦਰਤ ਦਾ ਸਹਾਇਤਾ ਵਰਤ ਕੇ ਜਦੋਂ ਸੱਤ ਸਾਲ ਦੇ ਸੀਗੇ ਤਾਂ ਉਹਨਾਂ ਦੇ ਸਿਰ ਉੱਤੋਂ ਆਪ ਉਹਨਾਂ ਦੀ ਮਾਂ ਮਾਤਾ ਜੀ ਦੀ ਸਾਇਆ ਜੋ ਸੀ ਉਹ ਰਿਹਾ ਨਹੀਂ ਤੇ, ਉਹ ਛੇਤੀ ਹੀ ਪਿਤਾ ਜੀ ਦੀ ਚੜਾਈ ਦੀ ਪਿਤਾ ਜੀ ਵੀ ਚੜਾਈ ਕਰਗੇ ਸੀ ਲਾਹੌਰ ਵਿੱਚ

ਫੇਰ ਜਿਹੜੇ ਨਾਨੀ ਜਿਹੜੇ ਸੀ ਆਰਥਿਕ ਪੱਖੋਂ ਗਰੀਬ ਸੀਗੇ ਜਿਸ ਕਰਕੇ ਇਹਨਾਂ ਦੇ ਸਿਰ ਤੇ ਆਪਣੇ ਛੋਟੇ ਭੈਣ ਭਰਾਵਾਂ ਦੀ ਵੀ ਤੇ ਛੋਟੇ ਭੈਣ ਭਰਾ ਦਾ ਪਾਲਣ ਪੋਸ਼ਣ ਦਾ ਵੀ ਭਾਰ ਪੈ ਗਿਆ ਸੀ, ਫੇਰ ਚੜ੍ਹਦੀ ਕਲਾ ਦੀ ਜਿਹੜੀ ਅਹ ਚੜ੍ਹਦੀ ਕਲਾ ਦੀ ਮੂਰਤ ਸੀਗੇ ਤੇ ਹੌਂਸਲਾ ਨੀ ਹਾਰਦੇ ਸੀਗੇ ਸਗੋਂ ਘੂੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਗਏ ਤੇ ਕਿਸੇ ਅੱਗੇ ਹੱਥ ਨਹੀਂ ਅੱਡੇ ਇਹਨਾਂ ਨੇ ਹਾਂਜੀ

ਮਤਲਬ ਕੇ ਇਹਦਾ ਮਤਲਬ ਜਾਣ ਅਰ ਗੁਰੂ ਰਾਮਦਾਸ ਜੀ ਦੇ ਵੱਲੋਂ ਉਹਨਾਂ ਦਾ ਮਤਲਬ ਉਹਨਾਂ ਦਾ ਇਤਿਹਾਸ ਜਿਹੜਾ ਕੀ ਏ ਕੇ ਉਹਨਾਂ ਨੇ ਇਤਿਹਾਸ ਦੇ ਵਿੱਚ ਇਹੋ ਜਿਹੇ ਕਿਹੜੇ ਕਿਹੜੇ ਮਹਾਨ ਕੰਮ ਕੀਤੇ ਆ ਕੇ ਜਿੰਨਾ ਨੂੰ ਸੁਣ ਕੇ ਅੱਜ ਵੀ, proud feel ਹੁੰਦਾ ਆ ਤੇ ਇਸ ਬਾਰੇ ਮੈਨੂੰ ਕੁਛ ਦੱਸੋ ਵੀ ਇਹੋ ਜਿਹੇ ਮਤਲਬ ਕਿਹੜੇ ਕਿਹੜੇ ਉਹਨਾਂ ਨੇ ਯਤਨ ਜਿਹੜੇ ਸੀ ਕੀ ਕੀ ਉਹਨਾਂ ਦੇ ਨਾਲ ਬੀਤੀ ਆ, ਪੰਦਰਾਂ ਸੌ ਇਕੇਆਲੀ ਵਿੱਚ ਜਦੋਂ ਗੁਰੂ ਜੀ ਬ~ ਬਾਸਰਕੇ ਗਏ ਸੀ ਤਾਂ ਪੰਦਰਾਂ ਸੌ ਛਿਆਲੀ ਵਿੱਚ ਇਹਨਾਂ ਨੇ ਗੁਰੂ ਅਮਰਦਾਸ ਜੀ ਨੇ ਆਪਣੀ, ਗੋਇੰਦਵਾਲ ਵਿਖੇ ਰਹਿਣ ਦੀ ਪ੍ਰੇਰਨਾ ਦਿੱਤੀ ਇਹਨਾਂ ਨੂੰ ਤੇ ਗੁਰੂ ਅਮਰਦਾਸ ਜੀ ਪਿਆਰ ਅਤੇ ਹਮਦਰਦੀ ਨੂੰ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ ਹੁੰ ਹੁੰ ਫੇਰ, ਐ ਨੇ ਡੂੰਘਾ ਪ੍ਰਭਾਵ ਪਾਇਆ ਸੀ ਤੇ ਇਹਨਾਂ ਨੇ ਜੀਵਨ ਦਾ ਜਿਹੜਾ ਹਰ ਪਲ ਸੀ ਗੁਰੂ ਉਪਦੇਸ਼ ਨੂੰ ਸਾਰਾ ਢਾਲਣ ਦਾ ਯਤਨ ਕੀਤਾ ਤੇ ਜਦੋਂ ਚਾਲੀ ਕੁ ਸਾਲ ਇਹਨਾਂ ਦੀ ਜਿਹੜੀ ਉਮਰ ਹੋਈ, ਤਾਂ ਫੇਰ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਵੀ ਅਹ ਗੱਦੀ ਤੇ ਚੌਥੇ ਗੁਰੂ ਰੂਪ ਵਿੱਚ ਵਿਰਾਜਮਾਨ ਹੋਏ ਸੀ, ਤੇ ਇਤਿਹਾਸ ਐ ਦੱਸਦਾ ਏ ਕੀ ਗੁਰੂ ਅਮਰਦਾਸ ਜੀ ਘਰ ਵਿੱਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸ਼ਤੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ਜੇਠਾ ਜੀ ਜੋ ਉਸ ਵੇਲੇ ਮਿੱਟੀ ਇੱਟਾਂ ਚੁੱਕਣ ਦਾ ਕੰਮ ਕਰਦੇ ਸੀ ਤਾਂ ਉਹ ਲੱਗੇ ਹੋਏ ਸੀ ਤੇ ਉਹਨਾਂ ਨੂੰ ਵੇਖਕੇ ਮਾਤਾ ਜੀ ਨੇ ਕਿਹਾ ਕੇ ਸਹਿਜ ਸੁਭਾਅ ਹੀ ਆਖ ਦਿੱਤਾ ਕੀ ਭਾਨੀ ਲਈ ਇੱਡਾ ਅਤੇ ਐਸਾ ਹਰ, ਵਰ ਹੋਣਾ ਚਾਹੀਦਾ ਹੈ ਤੇ ਗੁਰੂ ਅਮਰਦਾਸ ਜੀ ਨੇ ਵੇਖਿਆ ਕੇ ਐਸਾ ਤਾਂ ਫਿਰ ਇੱਕੋ ਆਹੀ ਐ ਕੀ ਆਪਣੀ ਪੁੱਤਰ ਭਾਨੀ ਜੀ ਦੀ ਸਗਾਈ ਆ ਫਿਰ ਜੇਠਾ ਜੀ ਨਾਲ ਕਰਾ ਦਿੱਤੀ ਗਈ ਫਿਰ, ਗੁਰੂ ਸਾਹਿਬ ਆਪਣੀ ਪੁੱਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ ਪਤਨੀ ਦੇ ਰੂਪ ਵਿੱਚ ਸੇਵਾ ਵਿੱਚ ਮਗਨ ਅਤੇ ਜੁੱਟੇ ਰਹਿੰਦੇ ਦੇਖਕੇ ਬਹੁਤ ਖੁਸ਼ ਹੁੰਦੇ ਸੀ ਹੁੰ ਹੁੰ ਤੇ ਇਹਨਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ ਸੇਵਾ ਹੋ ਰਹੀ ਸੀ ਜਿਸ ਵਿੱਚ ਇਹਨਾਂ ਨੇ

ਗੁਰੂ ਸਾਹਿਬ ਦਾ ਮਤਲਬ ਸੁਭਾਅ ਹੀ ਉਹ ਕਿਹੋ ਜਿਹਾ ਹੁੰਦਾ ਸੀ ਮਤਲਬ ਮੈਂ ਸੁਣਿਆ ਬੜੇ ਹੀ ਮਿੱਠ ਮਿੱਠੇ ਸੁਭਾਅ ਦੇ ਸੀ ਤੇ ਜਿਹੜੀਆਂ ਉਹਨਾਂ ਦੀਆਂ ਮਤਲਬ ਪ੍ਰੀਖਿਆਵਾਂ ਲਈਆਂ ਗਈਆਂ ਤੇ ਕਿਹੜੀਆਂ ਕਿਹੜੀਆਂ ਪ੍ਰੀਖਿਆਵਾਂ ਲਈਆਂ ਮਤਲਬ ਕਿਹੜੇ ਇਹੋ ਜਿਹੇ ਉਹਨਾਂ ਦੇ,

ਹਾਂਜੀ ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਹੋਇਆ ਵੀ ਜੇਠਾ ਜੀ ਨੇ ਗੁਰੂ ਸਾਹਿਬ ਜੀ ਦੇ ਸਤਿਕਾਰ ਵਿਚ ਰਤਾ ਭਰ ਵੀ ਢਿੱਲ ਨਹੀਂ ਕੀਤੀ ਹਾਂ ਤੇ, ਤੇ ਉਹ ਗੁਰੂ ਸਰੂਪ ਜਾਣਕੇ ਵੀ ਸੇਵਾ ਕੀਤੀ ਹੁੰ ਉਹਨਾਂ ਨੂੰ ਆਪਣਾ ਗੁਰੂ ਮੰਨਕੇ ਹੀ ਸੇਵਾ ਕੀਤੀ ਤੇ ਆਪਣੇ ਸ਼ਰੀਕਾਂ ਦੇ ਕਹਿਣ ਤੇ ਵੀ ਕੋਈ ਪਰਵਾਹ ਨਹੀਂ ਕੀਤੀ ਤੇ ਸਿਰ ਤੇ ਗਾਰੇ ਦੀ ਟੋਕਰੀ ਹਾਂਜੀ, ਸਿਰ ਤੇ ਨਾ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਤੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿੱਤਾ ਕੇ ਇਸ ਗਾਰੇ ਦੀ ਟੋਕਰੀ ਨਹੀਂ ਹੁੰ ਹੁੰ

ਸਗੋਂ ਰਾਜ ਯੋਗ ਦਾ ਸ਼ਤਰ ਐ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਵੱਲੋਂ ਵਧੀਕੀਆਂ ਕਰਨ ਤੇ ਵੀ ਉਹਨਾਂ ਨੂੰ ਬੁਰਾ ਭਲਾ ਨਹੀਂ ਕਿਹਾ ਸਗੋਂ ਜੀਵਨ ਨੂੰ ਸਦਾ ਹੀ ਖੁਸ਼ ਖੁਸ਼ ਖਵਾਰ ਰੱਖਿਆ, ਫਿਰ ਉਹਨਾਂ ਦੇ ਜਦੋਂ ਜੀਵਨ ਦਾ ਰਾਜ ਨਿਮਰਤਾ, ਹੜੀਮੀ ਤੇ ਪਿਆਰ ਹੈ ਤੇ ਗੁਰੂ ਮਾਨਵ ਦੇ ਰਾਜ ਜੋ ਤਖਤ ਦੁਆਲੀ ਦੇ ਖਾਸ ਸ਼ਿੰਗਾਰੀ ਅਹ ਗਹਿਣੇ ਸਨ ਤੇ ਇਹਨਾਂ ਨੇ, ਅੰਦਰੋਂ ਬਾਹਰੋਂ ਪ੍ਰੇਮ ਦਾ ਮੁਸਤਮਾ ਸਨ ਤੇ ਸ਼੍ਰੀ ਗੁਰੂ ਅਮਰਦਾਸ ਜੀ ਲਈ ਅਥਾਥ ਸਤਿਕਾਰ ਤੇ ਪੂਰਨ ਸ਼ਰਧਾ ਸੀ ਗੀ ਤੇ ਉਹਨਾਂ ਦੇ ਕਹੇ ਨੂੰ ਖੁਸ਼ੀ ਖੁਸ਼ੀ ਮੰਨਦੇ ਸੀ,

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ, ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਿਹਗੇ, ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ, ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ਐ ਕਿਹਾ ਸੀ ਉਹਨਾਂ ਨੇ ਅੱਛਾ ਜੀ ਠੀਕ ਆ ਬਹੁਤ ਵਧੀਆ ਲੱਗਾ ਮੈਨੂੰ ਆ ਸਾਰਾ ਕੁਛ ਸੁਣਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੇ ਤੁਸੀ ਮੈਨੂੰ ਐ ਸਾਰਾ ਕੁਛ ਦਸਿਆ ਆ ਤੇ ਮੈਨੂੰ,

ਹਾਂਜੀ ਹਾਂਜੀ okay ਨੱਲ ਅਤੇ ਦਮਯੰਤੀ ਨਿਸ਼ਦ ਦੇਸ਼ ਵਿਚ ਵੀਰ ਸੈਨਾ ਦੇ ਰਾਜੇ ਦਾ ਇਕ ਪੁੱਤਰ ਸੀ ਨੱਲ ਉਹ ਤੇਜਸਵੀ ਗੁਣਵਾਨ ਸੁੰਦਰ ਅਤੇ ਬਲਵਾਨ ਸੀ ਘੋੜੇ ਦੋਰਾਉਂਣ ਵਿਚ ਉਸ ਦੀ ਬੋਹੋਤ ਖਾਸ ਮਹਾਰਤ ਸੀ ਇਸੇ ਤਰ੍ਹਾਂ ਵਿਦਰ ਨਾ ਦੇ ਦੇਸ਼ ਵਿਚ ਭੀਮ ਦਾ ਭੀਮ ਨਾ ਦਾ ਇਕ ਰਾਜਾ ਸੀ ਉਸ ਦੀ ਇਕ ਰਾਜਕੁਮਾਰੀ ਸੀ ਜਿਸ ਦਾ ਨਾ ਦਮਯੰਤੀ ਸੀ ਉਹ ਰੂਪਮਤੀ ਬੁੱਧੀਮਾਨ ਅਤੇ ਹੋਰ ਅਨੇਕਾਂ ਗੁਣਾ ਦੀ ਮਾਲਕ ਸੀ ਨੱਲ ਅਤੇ ਦਮਯੰਤੀ ਆਪਣੇ ਗੁਣਾ ਕਾਰਣ ਛੇਤੀ ਹੀ ਲੋਕਾਂ ਵਿਚ ਜਾਣ ਜਾਨਣ ਲੱਗ ਪਏ ਤੇ ਉਹ ਤੇ ਉਹ ਬੋਹੋਤ ਜ਼ਿਆਦਾ, ਮਸ਼ਹੂਰ ਹੋ ਗਏ ਓਹਨਾ ਨੂੰ ਆਪ ਵੀ ਏਕੇ ਦੂਜੇ ਦੀ ਵਡਿਆਈ

ਦਿਲ ਦੀ ਗੱਲ ਸਮਝਣ ਲੱਗ ਪਏ ਦਮਯੰਤੀ ਦੇ ਜਵਾਨ ਹੋਣ ਤੇ ਉਸ ਦੇ ਪਿਤਾ ਨੇ ਉਸਦਾ ਵਿਆਹ ਕਰਨ ਲਈ ਇਕ ਸ੍ਵਰ ਸ੍ਵਯੰਬਰ ਦਾ ਆਯੋਜਨ ਕੀਤਾ ਦਮਯੰਤੀ ਨਾਲ ਵਿਆਹ ਕਰਨ ਦੀ ਇੱਛਾ ਲੈ ਕੇ ਦੂਰ ਦੁਰਾੜੇ ਤੋਂ ਰਾਜੇ ਅਤੇ ਰਾਜਕੁਮਾਰ ਪਹੁੰਚੇ। ਹੋਰ ਤਾ ਹੋਰ ਕਈ ਦੇਵਤੇ ਵੀ ਰਾਜਿਆਂ ਦਾ ਰੂਪ ਧਾਰ ਕੇ ਸ੍ਵਯੰਬਰ ਵਿਚ ਪਹੁੰਚੇ ਹਮ ਦਮਯੰਤੀ ਪਹਿਲਾ ਹੀ ਮਨੋ ਮਨੀ ਨੱਲ ਨੂੰ ਆਪਣੇ ਪਤੀ ਵਜੋਂ ਸਵ ਸਵੀਕਾਰ ਕਰ ਚੁਕੀ ਸੀ ਅਚੰਭਾ ਇਹ ਹੋਇਆ ਕੇ ਜਦੋ ਸ੍ਵਯੰਬਰ ਸਮੇ ਉਹ ਰਾਜੇ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗੀ ਤਾ ਉਸ ਨੂੰ ਇਕ ਨਹੀਂ ਕਈ ਰਾਜੇ ਨਾਲ ਓਥੇ ਬੈਠੇ ਦਿਖਾਈ ਦਿੱਤੇ ਕਈ ਦੇਵਤਿਆਂ ਨੇ ਰਾਜਾ ਨਾਲ ਅਹ ਰਾਜਾ ਨੱਲ ਦਾ ਰੂਪ ਧਾਰਨ ਕੀਤਾ ਹੋਇਆ ਸੀ ਪਰ ਜਦੋ ਓਹਨੇ ਬੋਹੋਤ ਧਿਆਨ ਨਾਲ ਇਕਾਗਰਚਿਤ ਹੋ ਕੇ ਦੇਖਿਆ ਉਸਨੂੰ ਅਸਲੀ ਨੱਲ ਲੱਭਣ ਵਿਚ ਔਖ ਨਾ ਹੋਈ ਉਸਨੇ ਦੇਖਿਆ ਕੇ ਦੇਵਤਿਆਂ ਦੇ ਸ਼ਰੀਰ ਉਪਰ ਮੁੜਕੇ ਦੀ ਕੋਈ ਬੁੰਧ ਨਹੀਂ ਸੀ ਓਹਨਾ ਦੀਆ ਪਲਕਾਂ ਵੀ ਨਹੀਂ ਸਨ ਜਦਕੀਆ ਓਹਨਾ ਦੇ ਪੈਰ ਵੀ ਧਰਤੀ ਨੂੰ ਨਹੀਂ ਸੀ ਛੂੰਦੇ ਅਤੇ ਨਾ ਹੀ ਓਹਨਾ ਦਾ ਕੋਈ ਪਰ ਪਰਛਾਵਾਂ ਸੀ ਦਮਯੰਤੀ ਨੇ ਵਰਮਾਲਾ ਨੱਲ ਦੇ ਗਲ਼ ਵਿਚ ਪਾ ਦਿੱਤੀ ਸਾਰਿਆਂ ਨੇ ਉਸਦੀ ਚੋਣ ਉਤੇ ਖੁਸ਼ੀ ਪ੍ਰਗਟ ਕੀਤੀ ਦੇਵਤਿਆਂ ਨੇ ਵੀ ਆਸ਼ੀਰਵਾਦ ਦਿੱਤੇ ਸਭ ਬਹੁਤੋ ਖੁਸ਼ ਸੀ ਨੱਲ ਅਤੇ ਦਮਯੰਤੀ ਦੋਵੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ ਓਹਨਾ ਦੇ ਘਰ ਇਕ ਲੜਕਾ ਅਤੇ ਇਕ ਲੜਕੀ ਨੇ ਜਨਮ ਲਿਆ ਇਸ ਦੌਰਾਨ ਕਲਜੁਗ ਤੋਂ ਓਹਨਾ ਦੀ ਖੁਸ਼ੀ ਬਰਦਾਸ਼ਤ ਨਾ ਹੁਈ ਉਸ ਨੇ ਰੰਗ ਵਿਚ ਭੰਗ ਪਾਉਣ ਦੀ ਸੋਚੀ ਉਸ ਨੇ ਕਿਹਾ ਕੇ ਮੈਂ ਨੱਲ ਦੇ ਅੰਦਰ ਨਿਵਾਸ ਕਰਾਂਗਾ ਤੇ ਆਪਣੀ ਚਾਲ ਚਲ ਕੇ ਉਸ ਨੂੰ ਰਾਜ ਭਾਗ ਤੋਂ ਵਾਂਝਾ ਕਰ ਦੇਵਾਂਗਾ ਫਿਰ ਉਸਨੂੰ ਦਮਯੰਤੀ ਵੀ ਪਿਆਰ ਨਹੀਂ ਕਰ ਸਕੇਗੀ ਸਮਾਂ ਪਾ ਕੇ ਰਾਜਾ ਨੱਲ ਦੇ ਮਨ ਤੇ ਜੁਆ ਖੇਡਣ ਦਾ ਭੂਤ ਸਵਾਰ ਹੋ ਗਿਆ ਤੇ ਉਸਨੂੰ ਇਹ ਗੱਲ ਬੋਹੋਤ ਮਾੜੀ ਲੱਗਦੀ ਸੀ ਉਹ ਆਪਣੇ ਛੋਟੇ ਭਰਾ

ਜਦੋ ਦਮਯੰਤੀ ਨੂੰ ਇਸ ਭਾਣੇ ਦਾ ਪਤਾ ਲਗਾ ਤਾ ਉਸ ਨੇ ਨੱਲ ਨੂੰ ਹੋਰ ਜੁਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੱਲ ਦੇ ਮਨ ਦੀ ਹਾਲਤ

ਤੇ ਉਹ ਕਿਸੇ ਦੇ ਵੱਸ ਵਿਚ ਵੀ ਨਹੀਂ ਆ ਰਿਹਾ ਸੀ ਨਾ ਉਹ ਕਿਸੇ ਦੀ ਗੱਲ ਸੁਣਦਾ ਸੀ ਤੇ ਨਾ ਹੀ ਕਿਸੇ ਦੀ ਗੱਲ ਮੰਨਦਾ ਸੀ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇ ਦਾ ਅਨੁਮਾਨ ਕਰਕੇ ਆਪਣੇ ਦੋਵੇ ਬੱਚੇ ਆਪਣੇ ਪਿਤਾ ਕੋਲ ਭੇਜ ਦਿੱਤੇ ਹੁਣ ਨੱਲ ਆਪਣਾ ਸਭ ਕੁਝ ਜੂਏ ਵਿਚ ਹਾਰ ਚੁਕਾ ਸੀ ਬੱਸ ਉਹ ਆਪ ਸੀ ਤੇ ਇਕ ਦਮਯੰਤੀ ਸੀ ਦੋਹਾਂ ਕੋਲ ਏਕੇ ਇਕ ਵਸਤਰ ਸੀ ਪੁਸ਼ਕਰ ਨੇ ਨੱਲ ਦਾ ਰਾਜ ਜਿੱਤਣ ਪਿੱਛੋਂ ਜਨਤਾ ਨੂੰ ਹੁਕਮ ਦਿੱਤਾ ਕੇ ਨੱਲ ਅਤੇ ਦਮਯੰਤੀ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਾ ਦਿੱਤੀ ਜਾਵੇ ਇਥੋਂ ਤੱਕ ਕਿ ਅੰਨ ਪਾਣੀ ਵੀ ਨਾ ਦਿੱਤਾ ਜਾਵੇ ਨੱਲ ਆਪਣਾ ਰਾਜ ਛੱਡ ਕੇ ਜੰਗਲ ਵਿਚ ਜਾਣ ਲਈ ਤੁਰ ਪਿਆ ਤਾ ਦਮਯੰਤੀ ਵੀ ਉਸ ਦੇ ਨਾਲ ਪਈ ਨੱਲ ਨੇ ਉਸਨੂੰ ਆਪਣੀ

ਰਸਤੇ ਵਿਚ ਅਨੇਕਾਂ ਔਂਕੜਾ ਆਉਣਗੀਆਂ ਇਸ ਲਈ ਚੰਗਾ ਹੋਵੇਗਾ ਕਿ ਇਸ ਔਕੜ ਦੀ ਘੜੀ ਆਪਣੇ ਪਿਤਾ ਕੋਲ ਜਾ ਕੇ ਰਹੇ ਅਗੋ ਦਮਯੰਤੀ ਨੇ ਕਿਹਾ ਕਿ ਓਹਨਾ ਦੋਵਾਂ ਦੇ ਵਿਆਹ ਸਮੇ ਦੁੱਖ ਵਿਚ ਇਕੱਠਿਆਂ ਰਹਿਣ ਦਾ ਪ੍ਰਣ ਲੈ ਲਿਆ ਸੀ ਇਸ ਲਈ ਉਹ ਵੀ ਹਰ ਹਲਾਤ ਨੱਲ ਦੇ ਨਾਲ ਹੀ ਰਹੇਗੀ ਉਹ ਕਦੇ ਵੀ ਆਪਣੇ ਪਤੀ ਨਾਲ ਜੁਦਾਈ ਬਰਦਾਸ਼ਤ ਹੀ ਨਹੀਂ ਕਰ ਸਕੇਗੀ ਅੰਤ ਉਹ ਦੋਵੇ ਜੰਗਲੇ ਨੂੰ ਤੁਰ ਪਾਏ ਨੱਲ ਅਤੇ ਦਮਯੰਤੀ ਕਈ ਦਿਨਾਂ ਤੱਕ ਭੁੱਖੇ ਭਾਣੇ ਰਹੇ ਸਫਰ ਦੀ ਥਕਾਵਟ ਨੇ ਓਹਨਾ ਨੂੰ ਹਾਲੋ ਬੇਹਾਲ ਕਰ ਦਿੱਤਾ ਇਕ ਸ਼ਾਮ ਉਹ ਇਕ ਭਰਮਾਰ ਧਰਮਸ਼ਾਲਾ ਦੇ ਨੇੜੇ ਠਹਿਰ ਹੋਏ ਸਨ। ਬੋਹੋਤ ਜ਼ਿਆਦਾ ਥਕਾਵਟ ਕਾਰਣ ਦਮਯੰਤੀ ਝੁਕ ਕੇ ਸੋ ਗਈ। ਤੇ ਓਹਨਾ ਨੂੰ ਥਕਾਵਟ ਇਸ ਤਰ੍ਹਾਂ ਹੋਈ ਹੁਈ ਸੀ ਕਿ ਓਹਨਾ ਦਾ ਚਲਣਾ ਵੀ ਬੋਹੋਤ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ ਪਰ ਚਿੰਤਾ ਕਰਕੇ ਰਾਜੇ ਨੱਲ ਨੂੰ ਨੀਂਦ ਨਾ ਆਈ। ਰਾਜਾ ਨੱਲ ਸੋਚਣ ਲੱਗਾ ਕਿ ਉਸ ਨੂੰ ਕਿ ਕਰਨਾ ਚਾਹੀਦਾ ਹੈ। ਫਿਰ ਉਸਨੇ

ਤੇ ਉਹ ਉਸਨੂੰ ਬੇਵਫਾ ਸਮਝੇਗੀ ਐ ਕਾਫ਼ੀ ਕਸ਼ਮਕਸ਼ ਤੋਂ ਪਿੱਛੋਂ ਨੱਲ ਨੇ ਦਮਯੰਤੀ ਸੁੱਤੀ ਪਈ ਛੱਡ ਕੇ ਇਕੱਲੇ ਤੁਰ ਜਾਣ ਦਾ ਬੇਹਤਰ ਸਮਝਿਆ ਸਵੇਰ ਹੋਣ ਤੇ ਜਦੋ ਦਮਯੰਤੀ ਦੀ ਜਾਗ ਖੁੱਲੀ ਤਾਂ ਆਪਣੇ ਨਾਲ ਰਾਜਾ ਨੱਲ ਨੂੰ ਨਾ ਵੇਖ਼ ਕੇ ਉਸਦਾ ਮੰਨ ਤ੍ਰਾਹਟ ਤ੍ਰਾਹਟ ਹੋ ਗਿਆ। ਉਹ ਬਹੁਤ ਬੇਚੈਨ ਹੋ ਗਈ ਉਸਦਾ ਮਨ ਬਹੁਤ ਖ਼ਰਾਬ ਹੋਣ ਲੱਗ ਗਿਆ। ਉਹ ਬਾਲਵਿਰ ਹੋਈ ਸੀਂ ਕੀਂ ਉਸਨੂੰ ਢੂੰਢਣ ਲਈ ਜੰਗਲ ਵਿਚ ਤੁਰ ਪਈ। ਉਹ ਅੰਤਾਂ ਦਾ ਵਿਰਲਾਪ ਕਰਦੀ ਹੋਈ ਕਦੇ ਰਾਜਾ ਨੱਲ ਰਾਜਾ ਨੱਲ ਨੂੰ ਪੁਕਾਰਦੀ ਕਦੇ ਉੱਚੀ ਉੱਚੀ ਬੋਲ ਕੇ ਰਾਜਾ ਨੱਲ ਬਾਰੇ ਪੁੱਛਦੀ ਅਤੇ ਕਦੇ ਆਪਣੇ ਆਪ ਨੂੰ ਕੋਸਦੀ ਰਾਸਤੇ ਵਿੱਚ ਦਮਯੰਤੀ ਨੂੰ ਇੱਕ ਅਜਗਰ ਮਿਲਿਆਂ ਉਸਨੇ ਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਦਿੱਤਾ ਊਸ਼ੇ ਸਮਏ ਇੱਕ ਸ਼ਿਕਾਰੀ ਆਇਆ ਜਿਸਦੀ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾ ਲਈ ਹਮ ਦਮਯੰਤੀ ਦੀ ਵਿੱਪਤਾ ਇੱਥੇ ਨੀਂ ਮੁੱਕੀ ਜਿਹੜਾ ਸ਼ਿਕਾਰੀ ਨੇ ਉਸਦੀ ਜਾਨ ਬਚਾਈ ਸੀਂ ਉਸਦੇ ਮੰਨ ਵਿੱਚ ਦਮਯੰਤੀ ਪ੍ਰਤੀ ਮੰਦਭਾਵਨਾ ਆ ਗਈ ਪਰ ਉੱਚੇ ਆਚਰਣ ਵਾਲੀ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਉਸਨੇ ਸ਼ਿਕਾਰੀ ਨੂੰ ਮਾਰ ਮੁਕਾਇਆ ਰਾਜਾ ਨੱਲ

ਤੇ ਬਰਬਤਾ ਅੱਗੇ ਪੁਕਾਰ ਪੁਕਾਰ ਕੇ ਰਾਜਾ ਨੱਲ ਬਾਰੇ ਪੁੱਛਦੀ ਜੰਗਲ ਵਿੱਚ ਉਸਨੂੰ ਰਿਸ਼ੀ ਮੁਨੀ ਮਿਲ਼ੇ ਜਿੰਹਨਾਂ ਨੇ ਉਸਦਾ ਹਾਲ ਸੁਣ ਕੇ

ਇਥੌ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀਂ ਉਸਨੇ ਦਮਯੰਤੀ ਨੂੰ ਅਪਨਤੰਨ ਤੇ ਪਿਆਰ ਨਾਲ ਆਪਣੇ ਕੋਲ ਰੱਖਿਆ ਕੁੱਜ ਦਿਨਾਂ ਪਿੱਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸਦੇ ਪਿਤਾ ਕੋਲ

ਉੱਧਰ ਰਾਜਾ ਨੱਲ ਅਨੇਕ ਤਰਾਂ ਦੇ ਕਸ਼ਟ ਝੱਲਦਾ ਹੋਇਆ ਰਾਜਾ ਰਿਤੂਪੁਰਣ ਕੌਲ ਚਲਾ ਗਿਆ ਸੀਂ। ਇੱਥੇ ਉਹ ਘੋੜੇ ਸਿੱਖਣ ਦਾ ਮਾਹਰ ਹੋਣ ਕਰਕੇ

ਇਸ ਦੌਰਾਨ ਰਾਜਾ ਭੀਮ ਦਾ ਇੱਕ ਬ੍ਰਾਹਮਣ ਰਾਜਾ ਰਿਤੂਪੁਰਣ ਕੋਲ਼ ਆ ਗਿਆ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

hello ਠੀਕ ਆ ਜੀ ਤੁਸੀਂ ਦਸੋ ਯਾਰ ਥੋਨੂੰ ਪਤਾ ਤਾ ਹੈ part time job ਕਰ ਰਿਹਾ ਉਪਰੋਂ ਦੀ ਇਹ ਹੈ ਕਿ ਬਾਹਰ ਰਹਿ ਰਿਹਾ ਘਰੋਂ ਹੁਣ ਘਰੋਂ ਬਾਹਰ ਰਹੋ ਤਾ ਬੰਦੇ ਨੂੰ time ਕਿਥੇ ਮਿਲਦਾ ਅੱਜ ਕਲ ਉਹ ਤਾ ਹੈ but ਯਾਰ ਪਰ ਹੁਣ ਤਾ ਘਰ ਆਏ ਭੀ ਕਾਫੀ time ਹੋਗਿਆ, ਘਟੋ ਘੱਟ ਛੇ ਮਹੀਨੇ ਹੋਗੇ ਘਰ ਆਏ ਕੇ ਹਾਂ ਓਹੀ ਨਾ ਕੇ ਏਨੇ ਏਨੇ time ਬਆਦ ਘਰ ਆ ਰਿਹਾ ਤੁਸੀਂ ਖੁਦ ਹੀ ਸਮਜੋ ਕੀ ਹੋ ਰਿਹਾ ਹੋਗਾ, ਇਸ timelife ਚ ਮਤਲਬ ਬੜਾ ਬੁਰਾ ਹਾਲ ਆ ਨਾ ਛੁੱਟੀ ਮਿਲਦੀ ਆ ਨਾ ਕੁਸ ਉਂਝ festival ਆਉਂਦੇ ਆ ਉਦੋਂ ਹੀ ਛੁੱਟੀ ਮਿਲਦੀ ਆ ਤੇ ਤੁਸੀਂ ਕੀ ਕਰ ਰਹੇ ਹੋ ਅੱਜ ਕਲ ਅਹ ਹਾਂ ਤੁਸੀਂ ਕੀ ਕਰ ਰਹੇ ਹੋ ਅੱਜ ਕਲ ਵੈਸੇ, ਜਿਵੇ Part time job ਚ ਫਿਰ ਤਾ ਠੀਕ ਆ ਜਾਦਾ ਸਿਰਦਰਦੀ ਵਾਲਾ ਕਮ ਨਹੀਂ ਏ